ਜਿਸ ਤੇ ਬਹੁਤ ਵਧੀਆ ਤਰੀਕੇ ਨਾਲ ਡੈਕੋਰੇਟ ਕੀਤਾ ਹੈ।

ਓਹਨਾਂ ਦੇ ਊਪਰ ਇੱਕ ਬੋਹੁਤ ਸਾਰਾ ਵੱਡਾ ਸਾਰਾ ਦ੍ਰਖਤ ਹੈ ਜੋ ਕੀ--

ਜੋ ਕਿ ਸੀਮੈਂਟ ਦੀ ਬਣੀ ਹੈ ਅਤੇ ਸੀਮਟ ਦੇ ਰੰਗ ਵਰਗੀ ਹੈ ਇਸ ਦੇ ਬਾਹਰ ਵਾਲੀ ਸਾਈਡ --

ਓਸਨੇ ਮੂੰਹ ਤੇ ਮਾਸਕ ਲਗਾਇਆ ਹੈ ਜੋਕਿ ਚਿੱਟੇ ਰੰਗ ਦਾ ਹੈ ਥੱਲੇ ਚਿੱਟੇ ਰੰਗ ਦੀਆਂ ਟਾਈਲਾਂ ਲੱਗੀਆਂ ਹੋਈਆਂ ਹਨ ਉੱਤੇ ਵੀ ਕਲੀ ਹੋਈ ਹੈ।

ਤੇ ਦ੍ਰਖਤ ਲੱਗੇ ਹਨ ਜੋਕਿ ਬੋਹੁਤ ਵੱਡੇ ਹਨ ਅਤੇ ਵਧੀਆ ਲੱਗ ਰਹੇ ਹਨ।

ਤੇ ਵਸ ਵਸਤਰ ਪਹਿਨਾਏ ਗਏ ਹਨ ਹੁਣ ਸਾਰਿਆਂ ਮੂਰਤੀਆਂ ਨੂੰ ਚਿੱਟੇ ਅਤੇ ਨੀਲੇ ਰੰਗ ਦੇਆਂ ਵਸਤਰਾਂ ਨਾਲ--

ਲਾਲ ਰੰਗ ਦਾ ਹੈ ਇਸ ਉੱਪਰ ਲਾਲ ਰੰਗ ਦੀ ਕਲੀ ਹੋਈ ਹੈ ਇਸ ਦੇ ਲਾਗੇ ਵਾਲੀ ਕੰਧ ਉੱਪਰ ਪੱਥਰ।

ਜਿੱਸ ਵਿੱਚ ਬੋਟ ਚੱਲ ਰਹੀ ਹੈ ਸਾਹਮਣੇ ਇੱਕ ਸੂਰਜ ਆਇਆ ਹੋਇਆ ਹੈ।

ਅਤੇ ਬਹੁਤ ਸਾਰੇ ਮੋਟਰਸਾਈਕਲ ਵੀ ਹਨ ਜੋ ਕਿ ਇੱਕ ਜਗਹਾ ਖੜੇ ਹਨ।

ਹਰੇ ਰੰਗ ਦੇ ਕੱਪੜੇ ਪਾਏ ਹਨ ਜੋ ਕਿ ਮੈਡੀਕਲ ਸਟੂਡੈਂਟ ਵੀ ਲੱਗ ਰਹੇ ਹਨ।

ਅਤੇ ਇਹਨਾਂ ਨੇ ਫੇਸ ਉੱਤੇ ਐਨਕਾਂ ਅਤੇ ਮਾਸਕ ਲਗਾਏ ਹੋਏ ਹਨ।

ਕੰਪਨੀਆਂ ਹਨ ਅਤੇ ਰੰਗ ਬਰੰਗੇ ਬਾਕਸ ਹਨ ਤੇ ਸ਼ੀਸ਼ੇ ਦੇ ਕਾਊਂਟਰ ਲੱਗੇ ਹਨ।

ਕਮਰਾ ਹੈ ਇਸ ਵਿੱਚ ਤਿੰਨ ਜਣੇ ਬੈਠੇ ਹਨ ਤਿੰਨੇ ਕੁਰਸੀਆਂ ਉੱਪਰ ਬੈਠੇ ਹਨ ਉਹਨਾਂ ਦੇ ਲਾਗੇ ਲਾਗੇ--

ਉਸ ਦੇ ਨਾਲ ਹੀ ਕਾਲੇ ਰੰਗ ਦੀਆਂ ਕੁਰਸੀਆਂ ਲੱਗੀਆਂ ਹਨ ਜੋ ਕਿ ਬਹੁਤ ਨੀਵੀਆਂ ਹਨ।

ਪਾਰਕ ਵਿੱਚ ਬਹੁਤ ਸਾਰਾ ਹਰੇ ਰੰਗ ਦਾ ਘਾ ਲੱਗਾ ਹੈ ਜੋ ਕਿ ਬਹੁਤ--